ਹਾਂ, ਤੇ ਉਹ ਡੋਲਣ ਨਾ ਬਿਲਕੁਲ ਵੀ,

ਸਭ ਤੋਂ ਮਹਿੰਗੀ ਜ਼ਮੀਨ ਉਦੋਂ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

ਸਾਰੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਖ਼ਰੀਦੀ ਗਈ ਤਾਂ ਜੋ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ

ਹੁਣ ਤੁਹਾਨੂੰ ਅਸੀਂ ਨੀਹਾਂ 'ਚ ਚਿਣਵਾ ਦਾ, ਤੁਹਾਡੇ ਪਿਤਾ ਨੇ ਸਾਡੇ ਨਾਲ ਬਹੁਤ ਗ਼ਲਤ ਕੀਤਾ ਤੇ ਅਸੀਂ ਤੁਹਾਨੂੰ ਨੀਹਾਂ 'ਚ ਚਿਣਵਾ ਦਵਾਂਗੇ, ਇੱਕ ਵਾਰ ਨੀ ਸੀ ਡਰੇ ਉਹਨਾਂ ਨੇ ਓਦਾਂ ਹੀ ਜਾ ਕੇ ਆਪਣੀ ਦਾਦੀ ਮਾਂ ਨੂੰ ਦੱਸਿਆ ਕਿ ਅਸੀਂ ਦਾਦੀ ਮਾਤਾ ਸਾਨੂੰ ਏਦਾਂ ਉਹਨਾਂ ਨੇ ਫਤਵਾ ਜ਼ਾਰੀ ਕੀਤਾ ਕਿ ਸਾਨੂੰ ਨੀਹਾਂ 'ਚ ਚਿਣਵਾ ਦ~ ਪਰ ਉਹ ਸਾਨੂੰ ਮਾਰ ਥੋੜ੍ਹੀ ਨਾ ਦੇਣਗੇ ਹਨਾ, ਉਹ ਤਾਂ ਸਾਨੂੰ ਡਰਾਵਾ ਦੇ ਰਹੇ ਨੇ, ਹਨਾ ਪਰ ਪਤਾ ਤਾਂ ਓਨਾ ਦਾਦੀ ਮਾਂ ਨੂੰ ਵੀ ਪਤਾ ਹੀ ਸੀ ਕਿ ਹਾਂ ਸਾਨੂੰ

ਹਾਂਜੀ ਪਰ ਅੱਜ ਕੱਲ੍ਹ ਤਾਂ ਕੀ ਹੈ ਹਨਾ ਅੱਜ ਕੱਲ੍ਹ ਜਿੱਦਾਂ ਕਿ ਪਹਿਲੇ time ਦੇ ਵਿੱਚ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਜਾਂਦੇ ਸੀ ਲੋਕੀ ਮਤਲਬ ਇੱਕ ਦਰਦ ਸਮਝ ਕੇ ਜਾਂਦੇ ਸੀ ਉੱਥੇ ਵੀ ਇੰਨੀ ਵੱਡੀ, ਪਰ ਅੱਜ ਦੇ time ਦੇ ਵਿੱਚ ਨਹੀਂ ਕੋਈ ਸਮਝਦਾ, ਅੱਜ ਕੀ ਕਰਦੇ ਆ ਲੋਕ ਲੰਗਰ ਲਾਉਂਦੇ ਨੇ

ਹਨਾ ਲੰਗਰ ਲਗਾਉਂਦੇ ਨੇ, ਤੇ ਲੰਗਰ ਲਗਾ ਕੇ ਅਹ DJ ਲਗਾ ਲੈਂਦੇ ਹੈ ਨਾਲ, ਇਹ ਕੋਈ

ਟਰਾਲੀਆਂ ਭਰ ਭਰ ਲੈ ਕੇ ਜਾਂਦੇ ਆ, ਟਰੱਕ ਭਰ ਭਰ ਕੇ ਲੈ ਕੇ ਜਾਂਦੇ ਨੇ, ਤੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਮਤਲਬ ਬਹੁਤ ਸਾਡੇ ਨਾਲ ਇੱਕ ਦੁਖਦਾਈ ਘਟਨਾ ਹੋਈ ਹੈ, ਤੇ ਸਾਨੂੰ ਸੋਗ ਵਾਂਗੂ ਹੀ ਨਹੀਂ ਤਾਂ ਚੱਲ ਪਰ ਸ਼ਹੀਦੀ ਇੱਕ ਜਜ਼ਬੇ ਵਾਂਗੂ ਮਨਾਉਣਾ ਚਾਹੀਦਾ ਇਹ ਦਿਨ।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

ਹਾਂ ਪੋਹ ਦੇ ਮਹੀਨਿਆਂ ਦੇ ਵਿੱਚ ਕੋਈ ਵਿਆਹ ਸ਼ਾਦੀ ਨੀ, ਕੋਈ ਕਿਉਂਕਿ ਸ਼ਹੀਦੀਆਂ ਹੁੰਦੀਆਂ ਬੜੇ ਸਾਹਿਬਜ਼ਾਦਿਆਂ ਦੀਆਂ ਵੀ,

ਤੇ ਉਹੀ ਇਹਨਾਂ ਦਿਨਾਂ ਦੇ ਵਿੱਚ ਸਿਮਰਨ ਕਰਨਾ ਚਾਹੀਦਾ ਬੈਠ ਕੇ ਜ਼ਿਆਦਾ ਤੋਂ ਤੇ ਹੋ ਸਕੇ ਤਾਂ ਤੇ ਉੱਥੇ ਜਾਣਾ ਚਾਹੀਦਾ ਸਾਨੂੰ।

ਸਫ਼ਰ ਏ ਸ਼ਹਾਦਤ ਦਾ ਦੇਖਣਾ ਚਾਹੀਦਾ, ਉਹ 'ਚ ਬਹੁਤ ਕੁਛ ਦੇਖਣ ਨੂੰ ਮਿਲਦਾ ਚਾਹੀਦਾ, ਸਾਡੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਹੈ, ਸੁਣਾਉਣੀ ਚਾਹੀਦੀ ਹੈ ਇਸ ਚੀਜ਼ ਦੀ ਹਨਾ, ਤਾਂ ਜੋ ਉਹ ਵੀ ਸਾਡੇ ਤੋਂ ਚੰਗਾ ਸਿੱਖ ਸਕਣ, ਨਹੀਂ ਤਾਂ ਅੱਜ ਕੱਲ੍ਹ ਟੀਵੀਆਂ ਦੇ ਵਿੱਚ ਬਹੁਤ ਖ਼ਰਾਬ ਚੀਜ਼ਾਂ,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

ਤੇ ਬਾਬਾ ਜੀ ਨੇ ਕਿਹਾ ਨੀ ਮੇਰਾ ਪੰਜਵਾਂ ਪੰਜਵਾਂ ਬੇਟਾ ਖਾਲਸਾ ਹੈ,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 ਬੱਚਿਆਂ ਨੂੰ ਖ਼ਤਮ ਕਰ ਦੇਵਾਂਗੇ ਤਾਂ ਇਹਨਾਂ ਦਾ,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

ਤੇ ਅਸੀਂ ਤਾਂ ਜ਼ਰੂਰ ਦੁਬਾਰਾ time ਲੱਗਿਆ ਤਾਂ ਜ਼ਰੂਰ ਜਾ ਕੇ

Okay Hello

ਆਪਾਂ ਕੁਛ ਨੀ ਬਸ ਇੱਧਰ ਦੀਆਂ ਗੱਲਾਂ ਥੋੜ੍ਹੇ ਬਾਤਾਂ

ਮੈਂ ਅਚਾਨਕ ਹੀ ਮੇਰੇ ਹੱਥ 'ਚ ਭਗਤ ਸਿੰਘ ਬਾਰੇ ਜਿਹੜੀ ਹੈਗੀ ਹੈ ਨਾ book

ਮਤਲਬ ਉਹ ਕਿੰਨਾ ਉਹਨੇ ਹੋ~ ਕਿੰਨੇ ਹੋਨਹਾਰ ਸੀਗੇ ਉਹ

Seven ਸਤੰਬਰ ਸਤਾਈ ਸਤੰਬਰ ਨੂੰ ਹੋਇਆ ਸੀ।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

ਇਨ੍ਹਾਂ ਦੇ ਜਿਹੜੇ ਪਿਤਾ ਤੇ ਚਾਚਾ ਜੀ ਸੀ ਨਾ ਦੋਨੋਂ ਉਹ ਵੀ ਕ੍ਰਾਂਤੀਕਾਰੀ ਸੀਗੇ ਪਹਿਲਾਂ ਤੋਂ ਹੀ

ਵੀ ਕ੍ਰਾਂਤੀਕਾਰੀ ਵਾਂਗੂ ਰਹਿਣ ਲੱਗ ਗਏ ਸੀ ਮਤਲਬ ਓਦਾਂ ਦਾ ਹੀ,

ਤੇ ਉਸਦੇ ਲਈ ਫਿਰ ਇਹਨਾਂ ਨੇ ਮਤਲਬ ਆਪਣੇ ਚਾਚਾ ਜੀ ਨੂੰ ਜ਼ਿਆਦਾ copy ਕਰਦੇ ਸੀ ਕਿ ਉਹ ਜਾਂਦੇ ਰਹਿੰਦੇ ਸੀ ਨਾ ਕਿਤੇ ਨਾ ਕਿਤੇ ਕ੍ਰਾਂਤੀਕਾਰੀ ਅੰਦੋਲਨਾਂ ਦੇ ਉੱਪਰ ਬਹੁਤ ਜਾਂਦੇ ਸੀ। ਅੱਛਾ ਅੱਛਾ

ਹਾਂਜੀ ਹਮ ਇਹ ਜਦੋਂ ਇਹਦੇ ਚਾਚਾ ਜੀ ਆਏ ਨਾ ਤੇ ਪਿਤਾ ਨੇਪਾਲ ਤੋਂ ਆਏ ਸੀ ਵਾਪਿਸ ਹਾਂ ਤੇ ਦਾਦੀ ਨੇ,

ਹਮ ਹਮ ਹਮ ਬਿਲਕੁਲ ਬਿਲਕੁਲ ਫੇਰ ਓਥੋਂ ਭਗਤ ਸਿੰਘ ਪੈ ਗਿਆ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

DAV college ਤੇ school ਤੋਂ ਹੀ ਇਹਨਾਂ ਨੇ ਮਤਲਬ ਕਿ ਆਪਣੀ ਅਹ study complete ਕਰਕੇ ਨਾ ਜਦੋਂ ਉੱਥੇ ਹੀ ਇਹਨਾਂ ਨੂੰ ਸੁਖਦੇਵ ਸਿੰਘ ਮਿਲਿਆ ਸੀਗਾ ਨਾਲੇ ਰਾਜਗੁਰੂ ਉਹ ਵੀ ਇੱਥੋਂ ਹੀ ਮਿਲੇ ਸੀ ਇਹਨਾਂ ਨੂੰ ਜਦੋਂ college ਪੜ੍ਹਦੇ ਸੀ, ਛੋਟੀਆਂ ਛੋਟੀਆਂ ਝਾਕੀਆਂ ਕਰਦੇ ਹੁੰਦੇ ਸੀ ਰਾਜਨੀਤੀ ਓਥੋਂ ਹੀ ਸ਼ੁਰੂ ਕਰਤੀ ਸੀ college ਤੋਂ ਹੀ ਇਹਨਾਂ ਨੇ

College ਤੋਂ ਹੀ ਫਿਰ ਉਹ ਭੱਜ ਗਏ ਸੀਗੇ ਭੱਜ ਗਏ ਸੀ,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

ਸੀਗੇ ਇਹ ਅੰਦੋਲਨ ਤੇ ਚਲੇ ਜਾਂਦੇ ਸੀ ਤੇ ਫੇਰ ਇਹਨਾਂ ਦੇ ਪਿਤਾ ਜੀ ਕਹਿੰਦੇ ਵੀ ਤੁਸੀ ਵੀ ਆਪਾਂ ਇਹਦਾ ਵਿਆਹ ਕਰ ਦੀਨੇ ਆ ਵੀ ਫੇਰ ਇਹ ਨਹੀਂ ਕਰੂਗਾ ਇੱਦਾਂ ਤੇ ਜਦੋਂ

ਹਾਂਜੀ ਤੇ ਪੁਲਿਸ ਦੇ ਵੀ ਨਜਰਾਂ ਚ ਆ ਸੀ ਆ~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

ਫਿਰ ਇਹਨੂੰ ਪੁਲਿਸ ਇਹਨਾਂ ਨੂੰ ਪਕੜਨ ਦੇ ਲਈ ਹਮੇਸ਼ਾ ਤੈਨਾਤ ਹੀ ਰਹਿੰਦੀ ਸੀ ਕਦੇ ਕਿਤੇ ਇਹਨਾਂ ਨੂੰ ਨਿਗ੍ਹਾ ਦੇ ਵਿੱਚ ਰੱਖਿਆ ਹੀ ਜਾਂਦਾ ਸੀ ਹਰ time thirty four 'ਚ ਨਾਮ ਬਦਲ ਦਿੱਤਾ ਸੀਗਾ,

ਹਾਂ ਇਹਨਾਂ ਨੇ ਜਿਹੜੇ ਕ੍ਰਾਂਤੀਆਂ ਕਰਦੇ ਹੁੰਦੇ ਸੀ ਨਾ ਉਹਨਾਂ ਛੋਟੇ ਛੋਟੇ ਦਫਤਰਾਂ ਚ ਇਕੱਠੇ ਹੋ ਕੇ ਉੱਥੇ ਇਹ ਮਿਲ ਕੇ ਮਤਲਬ ਇਕ ਸੰਸਥਾ ਬਣਾਉਂਦੇ ਹੁੰਦੇ ਸੀ ਆਪਣੀ

ਤੇ ਫਿਰ ਓਥੇ ਇਹਨਾਂ ਨੇ ਕਾਫੀ ਓਹਨਾ ਦੇ ਨਾਲ time ਬਿਤਾਇਆ ਪਰ ਜਦੋਂ ਓਹਨਾ ਦੇ ਵੀ ਹਨਾ ਉਹਨਾਂ ਨੇ ਜਦੋਂ ਇੱਕ ਅੰਦੋਲਨ ਦੇ ਵਿੱਚ ਹਿੱਸਾ ਲਿਆ ਤੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਗਈ ਜਦੋਂ ਸਿਰ ਦੇ ਵਿੱਚ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

ਸੀਗਾ ਅੰਗਰੇਜਾਂ ਦਾ ਜਿਹੜਾ main high commission ਸੀ ਨਾ ਉਹਨੂੰ ਮਾਰਨਾ ਚਾਹਿਆ ਸੀ, ਉਹਦੀ ਵਜ੍ਹਾ ਨਾਲ ਇਹ ਇਹਨਾਂ ਦੀ ਮੌਤ ਤੇ ਅਸੀਂ ਵੀ ਬਦਲਾ ਲਵਾਂਗੇ। ਪੂਰਾ ਮਤਲਬ ਕਿ ਪਹਿਰਾ ਦੇਣਾ ਸ਼ੁਰੂ ਕਰਤਾ ਸੀ ਵੀ ਉਹ ਕਦੋਂ ਆਉਂਦਾ ਕਦੋਂ ਜਾਂਦਾ ਪੂਰੀ ਤਰ੍ਹਾਂ ਚੈਕ ਕਰਦੇ ਰਹਿੰਦੇ

ਉਹਨਾਂ ਉਸ ਤੇ ਹਮਲਾ ਬੋਲ ਕੇ ਉਹਨੂੰ ਬਦਲਾ ਲੈ ਲਵਾਂਗੇ ਲਾਲਾ ਜੀ ਦੀ ਮੌਤ ਦਾ ਹਮ ਹਮ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

ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਫੇਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇੰਨਾ ਹੋਇਆ ਤੇ ਫਿਰ ਇਹ ਕਹਿੰਦੇ ਵੀ ਕੁੱਝ ਏਦਾਂ ਸਾਨੂੰ ਵੱਡਾ ਕਰਨਾ ਪਏਗਾ, ਤਾਂ ਕਿ ਮਤਲਬ ਪੂਰੀ ਅਹ ਕਹਿ ਲਓ ਜਿਹੜੀ ਅੰਗਰੇਜ ਸੰਸਥਾ ਵਾ ਪੂਰੀ ਹਿੱਲ ਜਾਵੇ ਹਨਾ ਤਾਂ ਕਿ ਮਤਲਬ ਕਿ ਇਹ ਨਾ ਹੋਵੇ ਕਿ ਇਕੱਲੇ ਅੰਗਰੇਜਾਂ ਤੇ ਭਾਰਤ ਦੇ ਵੀ ਹਲਚਲ ਹੋ ਜਾਵੇ ਭਾਰਤ ਦੇ ਵਿੱਚ ਵੀ ਕਿ ਹਾਂ ਕੋਈ ਹੈ ਜੋ ਆਜ਼ਾਦੀ ਦੇ ਲਈ ਇੰਨਾ ਜ਼ਿਆਦਾ ਲੜ ਰਿਹਾ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 ਅਜਕਲ ਦੇ generation ਨੂੰ ਇਹ ਚੀਜਾਂ ਬਾਰੇ ਪਤਾ ਵੀ ਨਹੀਂ ਹੈ ਹਾਂ ਕੋਈ ਪੜ੍ਹਦਾ ਨੀ ਯਾਰ ਨਾ ਕੋਈ library ਜਾਂਦਾ ਪਹਿਲੇ time ਚ study ਕ~ ਜਦੋਂ ਵੀ study 'ਚ ਇਹ ਸਭ ਚੀਜਾਂ ਬਾਰੇ ਦਸਿਆ ਜਾਂਦਾ ਸੀਗਾ 'ਚ ਇਹ ਸਭ ਚੀਜ਼ਾਂ ਹੁੰਦੀਆਂ ਸੀ ਭਗਤ ਸਿੰਘ ਬਾਰੇ But ਅੱਜ ਕੱਲ੍ਹ study ਵਿੱਚ ਇਹ ਚੀਜ਼ਾਂ ਹੈ ਹੀ ਨੀ ਹੈ।

ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਇੱਦਾਂ ਬਿਲਕੁਲ ਹੈ ਹੀ ਨੀ ਹੁਣ ਨਾ ਤਾਂ ਕੋਈ ਪੜ੍ਹਦਾ history ਬਿਲਕੁਲ ਹੀ ਖਤਮ ਕਰਦੇ ਜਾ ਰਹੇ

ਤੁਸੀਂ ਦੇਖੋ ਫਨੀ ਪੋਸਟਾਂ ਹੈ ਬੇਕਾਰ ਦੀਆਂ ਪੋਸਟਾਂ ਪਾਈਆਂ ਪਰ ਇਹਨਾਂ ਨਾਲ

ਤੋਂ ਆਪਾਂ ਨੂੰ motivate ਹੋਣਾ ਚਾਹੀਦਾ but ਫਿਰ ਵੀ ਕੋਈ ਨਹੀਂ ਏਦਾਂ ਦੀ ਕਰਦਾ ਹੈ,

ਹਾਂ ਬਿਲਕੁਲ ਤੇਈ ਮਾਰਚ ਉੱਨੀ ਸੌ ਇਕੱਤੀ ਨੂੰ ਸ਼ਾਮ ਨੂੰ ਤਿੰਨਾਂ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

'ਚ ਨਾਅਰਾ ਲਾਇਆ ਭਾਰਤ ਮਾਤਾ ਕੀ ਜੈ ਜੈ

ਜਦੋਂ ਨਾ ਇਹਨਾਂ ਦਾ ਜ~ ਫਾਂਸੀ ਦੀ ਸਜ਼ਾ ਸੁਣਾਈ ਸੀ ਨਾ, ਤੇ ਸਾਰੇ ਮਤਲਬ ਕਿ ਪੂਰੇ ਹਲਚਲ ਹੋ ਗਈ ਸੀ ਇੱਕਦਮ ਵੀ ਏਦਾਂ

ਪਤਾ ਨੀ ਹੈ ਕੁਛ ਕਿਉਂਕਿ ਹਰ ਇੱਕ ਬੰਦਾ ਇਹਨਾਂ ਦੇ ਹੱਕ 'ਚ ਉੱਤਰ ਰਿਹਾ ਸੀ। ਤੇ ਉਹ ਹੁਣ ਇਸਦੇ ਅੰ~ ਅੰਗਰੇਜਾਂ ਨੂੰ ਏਦਾਂ ਹੋ ਗਿਆ ਕਿ ਅਗਰ ਅਸੀਂ time ਤੇ ਫਾਂਸੀ ਨਾ ਦਿੱਤੀ ਜਾਂ time ਤੋਂ ਬਾਅਦ ਦਿੱਤੀ ਤਾਂ ਸਾਡਾ ਮਤਲਬ ਪੂਰਾ ਹੀ ਰਾਜ ਖਤਮ ਹੋ ਜਾਣਾ ਪੂਰੀ ਤਰ੍ਹਾਂ ਲੋਕ ਸਾਡੇ ਵਿਰੋਧ 'ਚ ਹੋ ਜਾਣਗੇ ਹਨਾ, ਕਿਉਂਕਿ ਭੰਨ ਤੋੜ ਇੰਨੀ ਜ਼ਿਆਦਾ, ਜ਼ੇਲ ਦੇ ਬਾਹਰ ਨਾਅਰੇ ਲਾ ਰਹੇ ਸੀ, ਮਤਲਬ ਕਿ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਉਹ ਕੀਤੀ scheme ਬਣਾਈ ਕਿ ਅਸੀਂ ਨਾ ਪਹਿਲੋਂ ਫਾਂਸੀ ਦੇ ਦਿਨੇ ਆਂ ਉਹਨਾਂ ਨੂੰ,

ਕਿ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਨਹੀਂ ਤਾ ਤੁਹਾਨੂੰ ਲਾਸ਼ਾਂ ਵੀ ਨਹੀਂ ਮਿਲਣਗੀਆਂ ਫਿਰ ਇਹਨਾਂ ਨੇ ਫਿਰ ਵੀ ਨੇ ਉਠਾ ਕੇ ਲਾਸ਼ਾਂ ਕੱਟ ਕੇ ਨਾ ਬਾਹਰ ਸੁੱਟ ਦਿੱਤੀਆਂ

ਅੱਧ ਸੜੀਆਂ ਲਾਸ਼ਾਂ ਉਹਨਾਂ ਨੇ ਫੇਰ ਵੀ ਸੰਭਾਲ ਲਈਆਂ ਸੀ ਤੇ ਉਸ ਤੋਂ ਬਾਅਦ ਫਿਰ ਦੇਖ ਲਓ ਵਧੀਆ ਤਰੀਕੇ ਨਾਲ ਮਤਲਬ ਲੜਾਈ ਸ਼ੁਰੂ ਹੋਈ ਇੱਕ proper ਇਹਨਾਂ ਦੇ ਕਹਿ ਦਓ ਬਲੀਦਾਨ ਵਿਅਰਥ ਨੀ

ਤੇ ਵਧੀਆ ਤਰੀਕੇ ਨਾਲ ਉਹਨਾਂ ਨੇ ਅੱਗੇ ਦੀ ਅੱਗੇ ਸ਼ੁਰੂ ਕੀਤਾ ਤੇ ਅੱਗੇ ਓਹਨਾ ਨੇ ਆਪਣਾ ਸਾਡੇ ਦੇਸ਼ ਨੂੰ ਫਿਰ ਆਜ਼ਾਦੀ ਇੱਕ ਸੇਧ ਦਿੱਤੀ ਆਜ਼ਾਦੀ ਦੇ ਲਈ ਜੇ ਕਿਹਾ ਜਾਏ

ਆਪਾਂ ਨੂੰ ਵੀ ਇੱਦਾਂ ਪੜ੍ਹਨੀਆਂ ਚਾਹੀਦੀਆਂ ਬਹੁਤ ਹੈਗੇ ਆ ਸ਼ਹੀਦ ਆਪਣੇ ਜਿਹੜੇ ਜਿੰਨਾਂ ਦੇ ਬਾਰੇ ਆਪਾਂ ਨੂੰ knowledge ਨਹੀਂ, ਥੋੜਾ ਥੋੜਾ ਜਾਣਦੇ ਹਾਂ ਪਰ deep~

ਅਜਕਲ ਤੇ books books ਨਾ ਵੀ read ਕਰੀਏ ਫੋਨਾਂ 'ਚ ਹੀ ਇੰਨਾ ਕੁਛ ਹੈਗਾ ਹੈ

ਬੱਚਿਆਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨੀ ਹੈਗਾ ਨਹੀਂ ਉਹ phones ਦੇ ਵਿੱਚ ਤਾਂ game ਖੇਡ ਲਓ videos ਦੇਖ ਲਓ ਬਸ digital ਹੋ ਚੁਕਿਆ books ਵੀ ਆਪਾਂ ਕਰ ਸਕਦੇ ਹਾਂ article ਪੜ੍ਹ ਸਕਦੇ ਹਾਂ article ਲਿਖ

ਜਿੱਦਾਂ ਹੁਣ ਅੱਗੇ ਮਾਰਚ ਆ ਰਿਹਾ ਤੇ ਮਾਰਚ ਦੇ ਵਿਚ ਇਹਨਾਂ ਦੀ ਸ਼ਹੀਦੀ ਆਏਗੀ ਤੇ ਉਸ ਤੋਂ ਪਹਿਲਾਂ ਇੱਕ

'ਚ ਥੋੜ੍ਹਾ ਥੋੜ੍ਹਾ ਬਹੁਤ ਇਹ ਸਕੂਲਾਂ 'ਚ ਰਹਿ ਗਿਆ ਹੈ

ਹਾਂ ਇਹੀ ਆ ਇਹਨਾਂ ਨੂੰ ਕਰਨਾ ਹੀ ਚਾਹੀਦਾ ਰੋਲ ਰੋਲ model ਬਣਾਉਣਾ ਚਾਹੀਦਾ ਇਹਨਾਂ ਨੂੰ ਠੀਕ ਹੈ ਨਾ ਬਹੁਤ ਵੱਡੀ ਇਹਨਾਂ ਦੀ ਦੇਣ ਹੈ ਸਾਡੇ ਦੇਸ ਨੂੰ